ਨਮਸਕਾਰ

16 ਮਈ ਨੂੰ ਮਹਾਂਰਾਸ਼ਟਰ ਦੇ ਚੰਦਰਪੁਰ ਦੇ ਇੱਕ ਆਸ਼ਰਮ ਸਕੂਲ ਦੇ 5 ਆਦਿਵਾਸੀ ਬੱਚਿਆਂ ਨੇ ਟ੍ਰਾਈਬਲ ਸਟੂਡੈਂਟਸ ਮਨੀਸ਼ਾ ਧੁਰਵੇ ਪ੍ਰਮੇਸ਼ ਆਲੇ ਉਮਾਕਾਂਤ ਮਡਵੀ ਕਵਿਦਾਸ ਕਾਤਮੋੜੇ ਵਿਕਾਸ ਸੋਯਾਮ ਸਾਡੇ ਇਨ੍ਹਾਂ ਆਦਿਵਾਸੀ ਬੱਚਿਆਂ ਦੇ ਇੱਕ ਦਲ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਉੱਪਰ ਚੜ੍ਹਾਈ ਕੀਤੀ
ਆਸ਼ਰਮ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਨੇ ਅਗਸਤ 2017 ਵਿੱਚ ਟਰੇਨਿੰਗ ਸ਼ੁਰੂ ਕੀਤੀ ਸੀ ਵਰਧਾ ਹੈਦਰਾਬਾਦ ਦਾਰਜੀਲਿੰਗ ਲੇਹਲੱਦਾਖ ਇਨ੍ਹਾਂ ਦੀ ਟਰੇਨਿੰਗ ਹੋਈ ਇਨ੍ਹਾਂ ਨੌਜਵਾਨਾਂ ਨੂੰ ਮਿਸ਼ਨ ਸ਼ੌਰਯਾ ਅਧੀਨ ਚੁਣਿਆ ਗਿਆ ਸੀ ਅਤੇ ਨਾਮ ਮੁਤਾਬਕ ਐਵਰੈਸਟ ਫ਼ਤਿਹ ਕਰਕੇ ਇਨ੍ਹਾਂ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਚੰਦਰਪੁਰ ਦੇ ਸਕੂਲ ਦੇ ਲੋਕਾਂ ਨੂੰ ਮੇਰੇ ਇਨ੍ਹਾਂ ਨੰਨੇਮੁੰਨੇ ਸਾਥੀਆਂ ਨੂੰ ਦਿਲੋਂ ਬਹੁਤ ਵਧਾਈ ਦਿੰਦਾ ਹਾਂ ਹਾਲ ਹੀ ਵਿੱਚ 16 ਵਰ੍ਹਿਆਂ ਦੀ ਸ਼ਿਵਾਂਗੀ ਪਾਠਕ ਨੇਪਾਲ ਵੱਲੋਂ ਐਵਰੈਸਟ ਫ਼ਤਿਹ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਮਹਿਲਾ ਬਣੀ ਬੇਟੀ ਸ਼ਿਵਾਂਗੀ ਨੂੰ ਬਹੁਤਬਹੁਤ ਵਧਾਈਆਂ
ਅਜੀਤ ਬਜਾਜ ਅਤੇ ਉਨ੍ਹਾਂ ਦੀ ਧੀ ਦੀਯਾ ਐਵਰੈਸਟ ਦੀ ਚੜ੍ਹਾਈ ਕਰਨ ਵਾਲੀ ਪਹਿਲੀ ਭਾਰਤੀ ਪਿਓਧੀ ਦੀ ਜੋੜੀ ਬਣੀ ਅਜਿਹਾ ਨਹੀਂ ਕਿ ਸਿਰਫ ਨੌਜਵਾਨ ਹੀ ਐਵਰੈਸਟ ਦੀ ਚੜ੍ਹਾਈ ਕਰ ਰਹੇ ਨੇ ਸੰਗੀਤਾ ਬਹਿਲ ਨੇ 19 ਮਈ ਨੂੰ ਐਵਰੈਸਟ ਦੀ ਚੜ੍ਹਾਈ ਕੀਤੀ ਅਤੇ ਸੰਗੀਤਾ ਬਹਿਲ ਦੀ ਉਮਰ 50 ਤੋਂ ਵੀ ਜ਼ਿਆਦਾ ਹੈ ਐਵਰੈਸਟ ਉੱਪਰ ਚੜ੍ਹਾਈ ਕਰਨ ਵਾਲੇ ਕੁਝ ਅਜਿਹੇ ਵੀ ਨੇ ਜਿਨਾਂ ਨੇ ਦਿਖਾ ਦਿੱਤਾ ਕਿ ਉਨ੍ਹਾਂ ਕੋਲ ਨਾ ਸਿਰਫ ਸਕਿੱਲ ਹੈ ਸਗੋਂ ਉਹ ਸੈਂਸਿਟਿਵ ਵੀ ਹਨ ਅਜੇ ਪਿਛਲੇ ਦਿਨੀਂ ਸਵੱਛ ਗੰਗਾ ਅਭਿਆਨ ਤਹਿਤ ਬੀ
ਦੇ ਇੱਕ ਗਰੁੱਪ ਨੇ ਐਵਰੈਸਟ ਦੀ ਚੜ੍ਹਾਈ ਕੀਤੀ ਪਰ ਪੂਰੀ ਟੀਮ ਐਵਰੈਸਟ ਤੋਂ ਬਹੁਤ ਸਾਰਾ ਕੂੜਾ ਆਪਣੇ ਨਾਲ ਹੇਠਾਂ ਲੈ ਕੇ ਆਈ
ਇਹ ਕਾਰਜ ਪ੍ਰਸ਼ੰਸਾਯੋਗ ਤਾਂ ਹੈ ਹੀ ਨਾਲ ਹੀ ਨਾਲ ਇਹ ਸਵੱਛਤਾ ਪ੍ਰਤੀ ਵਾਤਾਵਰਣ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ ਵਰ੍ਹਿਆਂ ਤੋਂ ਲੋਕ ਐਵਰੈਸਟ ਦੀ ਚੜ੍ਹਾਈ ਕਰਦੇ ਰਹੇ ਨੇ ਅਤੇ ਅਜਿਹੇ ਕਈ ਲੋਕ ਹਨ ਜਿਨਾਂ ਨੇ ਕਾਮਯਾਬੀ ਨਾਲ ਇਸ ਨੂੰ ਪੂਰਾ ਕੀਤਾ ਹੈ ਮੈਂ ਇਨ੍ਹਾਂ ਸਾਰੇ ਬਹਾਦਰ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਬੇਟੀਆਂ ਨੂੰ ਦਿਲੋਂ ਬਹੁਤਬਹੁਤ ਵਧਾਈ ਦਿੰਦਾ ਹਾਂ

ਮੇਰੇ ਪਿਆਰੇ ਦੇਸ਼ ਵਾਸੀਓ ਮਨ ਕੀ ਬਾਤ ਵਿੱਚ ਕਈ ਵਾਰੀ ਖੇਡਾਂ ਦੇ ਸਬੰਧ ਵਿੱਚ ਖਿਡਾਰੀਆਂ ਦੇ ਸਬੰਧ ਵਿੱਚ ਕੁਝ ਨਾ ਕੁਝ ਗੱਲਾਂ ਤੁਸੀਂ ਮੇਰੇ ਕੋਲੋਂ ਸੁਣੀਆਂ ਹਨ ਅਤੇ ਪਿਛਲੀ ਵਾਰ ਤਾਂ ਕਾਮਨ ਵੈਲਥ ਗੇਮਜ਼ ਦੇ ਸਾਡੇ ਨਾਇੱਕ ਆਪਣੀਆਂ ਮਨ ਦੀਆਂ ਗੱਲਾਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਨੂੰ ਦੱਸ ਰਹੇ ਸਨ
ਨਮਸਕਾਰ ਸਰ ਮੈਂ ਛਵੀ ਯਾਦਵ ਨੌਇਡਾ ਤੋਂ ਬੋਲ ਰਹੀ ਹਾਂ ਮੈਂ ਤੁਹਾਡੀ ਮਨ ਕੀ ਬਾਤ ਦੀ ਰੈਗੂਲਰ ਲਿਸਟਨਰ ਹਾਂ ਅਤੇ ਅੱਜ ਤੁਹਾਡੇ ਨਾਲ ਆਪਣੀ ਮਨ ਦੀ ਗੱਲ ਕਰਨਾ ਚਾਹੁੰਦੀ ਹਾਂ ਅੱਜਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ ਅਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਵੇਖ ਰਹੀ ਹਾਂ ਕਿ ਬੱਚੇ ਜ਼ਿਆਦਾਤਰ ਸਮਾਂ ਇੰਟਰਨੈੱਟ ਗੇਮਜ਼ ਖੇਡਦਿਆਂ ਬਿਤਾਉਂਦੇ ਹਨ ਜਦ ਕਿ ਅਸੀਂ ਜਦੋਂ ਛੋਟੇ ਸਾਂ ਤਾਂ ਅਸੀਂ ਟ੍ਰੈਡੀਸ਼ਨਲ ਗੇਮਜ਼ ਜੋ ਕਿ ਜ਼ਿਆਦਾਤਰ ਆਊਟਡੋਰ ਗੇਮਜ਼ ਹੁੰਦੀਆਂ ਸਨ ਉਹ ਖੇਡਦੇ ਸਾਂ ਜਿਵੇਂ ਕਿ ਇੱਕ ਗੇਮ ਸੀ ਜਿਸ ਵਿੱਚ 7 ਪੱਥਰ ਦੇ ਟੁਕੜੇ ਇੱਕਦੂਜੇ ਉੱਪਰ ਰੱਖ ਕੇ ਉਨ੍ਹਾਂ ਨੂੰ ਬਾਲ ਨਾਲ ਮਾਰਦੇ ਸਾਂ ਅਤੇ ਊਚਨੀਚ ਹੁੰਦੀ ਸੀ ਖੋਖੋ ਇਹ ਸਾਰੀਆਂ ਗੇਮਾਂ ਅੱਜਕੱਲ੍ਹ ਗੁਆਚ ਜਿਹੀਆਂ ਗਈਆਂ ਨੇ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਅੱਜਕੱਲ੍ਹ ਦੀ ਜਨਰੇਸ਼ਨ ਨੂੰ ਕੁਝ ਟ੍ਰੈਡੀਸ਼ਨਲ ਗੇਮਜ਼ ਬਾਰੇ ਦੱਸੋ ਜਿਸ ਨਾਲ ਉਨ੍ਹਾਂ ਦੀ ਰੁਚੀ ਇਸ ਪਾਸੇ ਵਧੇ

ਬੱਚਿਆਂ ਤੋਂ ਲੈ ਕੇ ਦਾਦਾਦਾਦੀ ਨਾਨਾਨਾਨੀ ਜਦ ਸਭ ਖੇਡਦੇ ਹਨ ਤਾਂ ਉਹ ਕਹਿੰਦੇ ਨੇ ਕਿ ਜਨਰੇਸ਼ਨ ਗੈਪ ਬਈ ਉਹ ਵੀ ਛੂਮੰਤਰ ਹੋ ਜਾਂਦਾ ਹੈ ਨਾਲ ਦੀ ਨਾਲ ਅਸੀਂ ਆਪਣੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੰ ਵੀ ਜਾਣ ਲੈਂਦੇ ਹਾਂ ਕਈ ਖੇਡਾਂ ਸਾਨੂੰ ਸਮਾਜ ਵਾਤਾਵਰਣ ਬਾਰੇ ਵੀ ਜਾਗਰੂਕ ਕਰਦੀਆਂ ਹਨ ਕਦੀਕਦੀ ਚਿੰਤਾ ਹੁੰਦੀ ਹੈ ਕਿ ਕਿਧਰੇ ਸਾਡੀਆਂ ਇਹ ਖੇਡਾਂ ਗੁਆਚ ਨਾ ਜਾਣ ਅਤੇ ਸਿਰਫ ਖੇਡਾਂ ਹੀ ਨਹੀਂ ਗੁਆਚ ਜਾਣਗੀਆਂ ਕਿਤੇ ਬਚਪਨ ਹੀ ਗੁਆਚ ਜਾਏਗਾ ਅਤੇ ਫਿਰ ਅਸੀਂ ਉਸ ਕਵਿਤਾ ਨੂੰ ਸੁਣਦੇ ਰਹਾਂਗੇ
ਯੇ ਦੌਲਤ ਭੀ ਲੇ ਲੋ
ਯੇ ਸ਼ੌਹਰਤ ਭੀ ਲੇ ਲੋ
ਭਲੇ ਛੀਨ ਲੋ ਮੁਝਸੇ ਮੇਰੀ ਜਵਾਨੀ
ਮਗਰ ਮੁਝਕੋ ਲੌਟਾ ਦੋ ਬਚਪਨ ਕਾ ਸਾਵਨ
ਵੋਹ ਕਾਗਜ਼ ਕੀ ਕਸ਼ਤੀ ਵੋ ਬਾਰਿਸ਼ ਕਾ ਪਾਨੀ
ਇਹ ਗੀਤ ਅਸੀਂ ਸੁਣਦੇ ਰਹਿ ਜਾਵਾਂਗੇ ਅਤੇ ਇਸ ਲਈ ਪ੍ਰੰਪਰਾਗਤ ਖੇਡਾਂ ਇਨ੍ਹਾਂ ਨੂੰ ਗੁਆਚਣ ਨਹੀਂ ਦੇਣਾ ਅੱਜ ਲੋੜ ਹੈ ਕਿ ਸਕੂਲ ਮੁਹੱਲੇ ਯੁਵਾਮੰਡਲ ਅੱਗੇ ਆ ਕੇ ਇਨ੍ਹਾਂ ਖੇਡਾਂ ਨੂੰ ਉਤਸਾਹਿਤ ਕਰਨ ਕਰਾਉਡ ਸੋਰਸਿੰਗ ਦੁਆਰਾ ਅਸੀਂ ਆਪਣੀਆਂ ਪ੍ਰੰਪਰਾਗਤ ਖੇਡਾਂ ਦਾ ਬਹੁਤ ਵੱਡਾ ਆਰਕਾਈਵ ਬਣਾ ਸਕਦੇ ਹਾਂ ਇਨ੍ਹਾਂ ਖੇਡਾਂ ਦੇ ਵੀਡੀਓਜ਼ ਬਣਾਏ ਜਾ ਸਕਦੇ ਹਨ ਜਿਨਾਂ ਵਿੱਚ ਖੇਡਾਂ ਦੇ ਨਿਯਮ ਖੇਡਣ ਦੇ ਤਰੀਕੇ ਬਾਰੇ ਵਿਆਖਿਆ ਕੀਤੀ ਜਾ ਸਕਦੀ ਹੈ ਐਨੀਮੇਸ਼ਨ ਫ਼ਿਲਮਾਂ ਵੀ ਬਣਾਈਆਂ ਜਾ ਸਕਦੀਆਂ ਹਨ ਤਾਂ ਕਿ ਸਾਡੀ ਜੋ ਨਵੀਂ ਪੀੜ੍ਹੀ ਹੈ ਜਿਨਾਂ ਲਈ ਇਹ ਗਲੀਆਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਕਦੇ ਅਜੂਬਾ ਹੁੰਦੀਆਂ ਹਨ ਉਹ ਵੇਖਣਗੇ ਖੇਡਣਗੇ ਖਿੜਨਗੇ

ਮੇਰੇ ਪਿਆਰੇ ਦੇਸ਼ ਵਾਸੀਓ ਅਤੇ ਖ਼ਾਸ ਕਰ ਮੇਰੇ ਨੌਜਵਾਨ ਸਾਥੀਓ ਤੁਸੀਂ 21 ਜੂਨ ਨੂੰ ਹੁਣ ਬਿਲਕੁਲ ਯਾਦ ਰੱਖਦੇ ਹੋ ਤੁਸੀਂ ਹੀ ਨਹੀਂ ਅਸੀਂ ਹੀ ਨਹੀਂ ਸਗੋਂ ਸਾਰੀ ਦੁਨੀਆਂ 21 ਜੂਨ ਨੂੰ ਯਾਦ ਰੱਖਦੀ ਹੈ ਪੂਰੇ ਵਿਸ਼ਵ ਲਈ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਸਰਵਪ੍ਰਵਾਨਿਤ ਹੋ ਚੁੱਕਾ ਹੈ ਅਤੇ ਲੋਕ ਕਈ ਮਹੀਨੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਇਨੀਂ ਦਿਨੀਂ ਖ਼ਬਰ ਮਿਲ ਰਹੀ ਹੈ ਸਾਰੀ ਦੁਨੀਆਂ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀਆਂ ਭਰਪੂਰ ਤਿਆਰੀਆਂ ਚੱਲ ਰਹੀਆਂ ਹਨ ਯੋਗਾ ਫੋਰ ਯੂਨਿਟੀ ਅਤੇ ਹਾਰਮੋਨੀਅਸ ਸੋਸਾਇਟੀ ਦਾ ਇਹ ਉਹ ਸੰਦੇਸ਼ ਹੈ ਜੋ ਵਿਸ਼ਵ ਨੇ ਪਿਛਲੇ ਕੁਝ ਵਰ੍ਹਿਆਂ ਤੋਂ ਵਾਰਵਾਰ ਅਨੁਭਵ ਕੀਤਾ ਹੈ ਸੰਸਕ੍ਰਿਤ ਦੇ ਮਹਾਨ ਕਵੀ ਭਰਤਰੀ ਹਰੀ ਨੇ ਸਦੀਆਂ ਪਹਿਲਾਂ ਆਪਣੇ ਸ਼ਤਕਤ੍ਰਯਮ ਵਿੱਚ ਲਿਖਿਆ ਸੀ
ਧੈਰਯ ਯਸੱਯ ਪਿਤ ਕਸ਼ਮਾ ਚ ਜਨਨੀ ਸ਼ਾਂਤੀਸ਼ਿਚਰ ਗੇਹਿਨੀ
ਸਤਯੰ ਸੁਨੂਰਯੰ ਦਯਾ ਚ ਭਗਿਨੀ ਭਰਾਤਾ ਮਨ ਸੰਯਮ
ਦਿਸ਼ੋਪੀ ਵਸਨੰ ਗਿਆਨ ਅੰਮਿ੍ਰਤ ਭੋਜਨੰ
ਏਤੇ ਯੱਸਯ ਕੁਟਿੰਬਨ ਵਦ ਸਖੇ ਕਸਮਾਦ ਭਯੰ ਯੋਗਿਨ॥
ਸਦੀਆਂ ਪਹਿਲਾਂ ਕਹੀ ਗਈ ਇਸ ਗੱਲ ਦਾ ਸਿੱਧਾਸਿੱਧਾ ਅਰਥ ਹੈ ਕਿ ਨਿਯਮਿਤ ਯੋਗ ਅਭਿਆਸ ਕਰਨ ਨਾਲ ਕੁਝ ਚੰਗੇ ਗੁਣ ਸਕੇਸਬੰਧੀਆਂ ਅਤੇ ਮਿੱਤਰ੍ਹਾਂ ਵਾਂਗ ਹੋ ਜਾਂਦੇ ਹਨ ਯੋਗ ਕਰਨ ਨਾਲ ਸਾਹਸ ਪੈਦਾ ਹੁੰਦਾ ਹੈ ਅਤੇ ਜੋ ਹਮੇਸ਼ਾ ਪਿਤਾ ਵਾਂਗ ਸਾਡੀ ਰੱਖਿਆ ਕਰਦਾ ਹੈ ਖ਼ਿਮਾਂ ਦਾ ਭਾਵ ਪੈਦਾ ਹੁੰਦਾ ਹੈ ਜਿਵੇਂ ਮਾਂ ਆਪਣੇ ਬੱਚਿਆਂ ਲਈ ਹੁੰਦੀ ਹੈ ਅਤੇ ਮਾਨਸਿਕ ਸ਼ਾਂਤੀ ਸਾਡੀ ਸਥਾਈ ਮਿੱਤਰ ਬਣ ਜਾਂਦੀ ਹੈ ਭਰਤਰੀ ਹਰੀ ਨੇ ਕਿਹਾ ਹੈ ਕਿ ਨਿਯਮਿਤ ਯੋਗ ਕਰਨ ਨਾਲ ਸੱਚ ਸਾਡੀ ਔਲਾਦ ਦਇਆ ਸਾਡੀ ਭੈਣ ਆਤਮਸੰਜਮ ਸਾਡਾ ਭਰਾ ਖੁਦ ਧਰਤੀ ਸਾਡਾ ਬਿਸਤਰਾ ਅਤੇ ਗਿਆਨ ਸਾਡੀ ਭੁੱਖ ਮਿਟਾਉਣ ਵਾਲਾ ਬਣ ਜਾਂਦਾ ਹੈ ਜਦ ਏਨੇ ਸਾਰੇ ਗੁਣ ਕਿਸੇ ਦੇ ਸਾਥੀ ਬਣ ਜਾਣ ਤਾਂ ਯੋਗੀ ਹਰ ਪ੍ਰਕਾਰ ਦੇ ਭੈਅ ਉੱਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਯੋਗ ਦੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਇੱਕ ਸਿਹਤਮੰਦ ਖੁਸ਼ਹਾਲ ਅਤੇ ਸਦਭਾਵਨਾਪੂਰਨ ਰਾਸ਼ਟਰ ਦਾ ਨਿਰਮਾਣ ਕਰਨ
ਮੇਰੇ ਪਿਆਰੇ ਦੇਸ਼ ਵਾਸੀਓ ਅੱਜ 27 ਮਈ ਹੈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ਹੈ ਮੈਂ ਪੰਡਿਤ ਜੀ ਨੂੰ ਪ੍ਰਣਾਮ ਕਰਦਾ ਹਾਂ ਇਸ ਮਈ ਮਹੀਨੇ ਦੀ ਯਾਦ ਇੱਕ ਹੋਰ ਗੱਲ ਨਾਲ ਵੀ ਜੁੜੀ ਹੋਈ ਹੈ ਅਤੇ ਉਹ ਹੈ ਵੀਰ ਸਾਵਰਕਰ

ਮੇਰੇ ਪਿਆਰੇ ਭੈਣੋਭਰਾਵੋ ਮੈਂ ਟੀ

ਪ੍ਰਕਾਸ਼ ਰਾਓ ਦੀ ਹੈ ਸ਼੍ਰੀਮਾਨ ਡੀ
ਪ੍ਰਕਾਸ਼ ਰਾਓ ਪਿਛਲੇ ਪੰਜ ਦਹਾਕਿਆਂ ਤੋਂ ਸ਼ਹਿਰ ਵਿੱਚ ਚਾਹ ਵੇਚ ਰਹੇ ਹਨ ਇੱਕ ਮਾਮੂਲੀ ਜਿਹੀ ਚਾਹ ਵੇਚਣ ਵਾਲਾ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 70 ਤੋਂ ਜ਼ਿਆਦਾ ਬੱਚਿਆਂ ਦੇ ਜੀਵਨ ਵਿੱਚ ਸਿੱਖਿਆ ਦਾ ਚਾਨਣ ਭਰ ਰਿਹਾ ਹੈ ਉਨ੍ਹਾਂ ਨੇ ਬਸਤੀ ਅਤੇ ਝੁੱਗੀਆਂ ਚ ਰਹਿਣ ਵਾਲੇ ਬੱਚਿਆਂ ਲਈ ਆਸ਼ਾ ਆਸ਼ਵਾਸਨ ਨਾਮ ਦਾ ਇੱਕ ਸਕੂਲ ਖੋਲ੍ਹਿਆ ਜਿਸ ਉੱਪਰ ਇਹ ਗ਼ਰੀਬ ਚਾਹ ਵਾਲਾ ਆਪਣੀ ਆਮਦਨ ਦਾ 50 ਪ੍ਰਤੀਸ਼ਤ ਧਨ ਉਸੇ ਵਿੱਚ ਖਰਚ ਕਰ ਦਿੰਦਾ ਹੈ ਉਹ ਸਕੂਲ ਵਿੱਚ ਆਉਣ ਵਾਲੇ ਸਾਰੇ ਬੱਚਿਆਂ ਨੂੰ ਸਿੱਖਿਆ ਸਿਹਤ ਅਤੇ ਭੋਜਨ ਦਾ ਪੂਰਾ ਪ੍ਰਬੰਧ ਕਰਦੇ ਹਨ ਮੈਂ ਡੀ
ਪ੍ਰਕਾਸ਼ ਰਾਓ ਦੀ ਸਖਤ ਮਿਹਨਤ ਉਨ੍ਹਾਂ ਦੀ ਲਗਨ ਅਤੇ ਉਨ੍ਹਾਂ ਗ਼ਰੀਬ ਬੱਚਿਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਲਈ ਬਹੁਤਬਹੁਤ ਵਧਾਈ ਦਿੰਦਾ ਹਾਂ ਉਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਹਨੇਰੇ ਨੂੰ ਖ਼ਤਮ ਕਰ ਦਿੱਤਾ ਹੈ ਤਮਸੋ ਮਾ ਜਯੋਤੀ ਗਰਮਯ ਇਹ ਵੇਦ ਵਾਕ ਕੌਣ ਨਹੀਂ ਜਾਣਦਾ ਪਰ ਇਸ ਨੂੰ ਜੀਅ ਕੇ ਵਿਖਾਇਆ ਹੈ ਡੀ
ਪ੍ਰਕਾਸ਼ ਰਾਓ ਨੇ ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਸਮਾਜ ਅਤੇ ਪੂਰੇ ਦੇਸ਼ ਲਈ ਇੱਕ ਪ੍ਰੇਰਣਾ ਹੈ ਤੁਹਾਡੇ ਆਲੇਦੁਆਲੇ ਵੀ ਅਜਿਹੀਆਂ ਪ੍ਰੇਰਣਾਦਾਇਕ ਘਟਨਾਵਾਂ ਦੀ ਲੜੀ ਹੋਵੇਗੀ ਅਣਗਿਣਤ ਘਟਨਾਵਾਂ ਹੋਣਗੀਆਂ ਆਓ ਅਸੀਂ ਸਕਾਰਾਤਮਕਤਾ ਨੂੰ ਅੱਗੇ ਵਧਾਈਏ
ਜੂਨ ਦੇ ਮਹੀਨੇ ਏਨੀ ਜ਼ਿਆਦਾ ਗਰਮੀ ਹੁੰਦੀ ਹੈ ਕਿ ਲੋਕ ਬਾਰਿਸ਼ ਦੀ ਉਡੀਕ ਕਰਦੇ ਹਨ ਅਤੇ ਇਸ ਉਮੀਦ ਵਿੱਚ ਅਸਮਾਨ ਵੱਲ ਟਿਕਟਿਕੀ ਲਾਈ ਵੇਖਦੇ ਰਹਿੰਦੇ ਹਨ ਹੁਣ ਤੋਂ ਕੁਝ ਦਿਨਾਂ ਬਾਅਦ ਲੋਕ ਚੰਨ ਦੀ ਵੀ ਉਡੀਕ ਕਰਨਗੇ ਚੰਨ ਵਿਖਾਈ ਦੇਣ ਦਾ ਇਹ ਅਰਥ ਹੈ ਕਿ ਈਦ ਮਨਾਈ ਜਾ ਸਕਦੀ ਹੈ ਰਮਜਾਨ ਦੇ ਦੌਰਾਨ ਇੱਕ ਮਹੀਨੇ ਦੇ ਉਪਵਾਸ ਤੋਂ ਬਾਅਦ ਈਦ ਦਾ ਤਿਓਹਾਰ ਜਸ਼ਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਮੈਨੂੰ ਯਕੀਨ ਹੈ ਕਿ ਸਾਰੇ ਲੋਕ ਈਦ ਦਾ ਤਿਓਹਾਰ ਪੂਰੇ ਉਤਸ਼ਾਹ ਨਾਲ ਮਨਾਉਣਗੇ ਇਸ ਮੌਕੇ ਬੱਚਿਆਂ ਨੂੰ ਖ਼ਾਸ ਤੌਰ ਤੇ ਚੰਗੀ ਈਦੀ ਵੀ ਮਿਲੇਗੀ ਉਮੀਦ ਕਰਦਾ ਹਾਂ ਕਿ ਈਦ ਦਾ ਤਿਓਹਾਰ ਸਾਡੇ ਸਮਾਜ ਵਿੱਚ ਸਦਭਾਵਨਾ ਦੇ ਬੰਧਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਸਭ ਨੂੰ ਬਹੁਤਬਹੁਤ ਸ਼ੁਭਕਾਮਨਾਵਾਂ
ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਡਾ ਸਾਰਿਆਂ ਦਾ ਬਹੁਤਬਹੁਤ ਧੰਨਵਾਦ ਇੱਕ ਵਾਰੀ ਫੇਰ ਅਗਲੇ ਮਹੀਨੇ ਮਨ ਕੀ ਬਾਤ ਚ ਮਿਲਾਂਗੇ
ਨਮਸਕਾਰ